ਔਰ ਖੱਬੇ ਪਾਸੇ ਇੱਕ ਗ੍ਰੀਨ ਸ਼ਰਟ ਪਹਿਨੇ ਜੇੜਾ ਆਦਮੀ ਆ ਉਸਨੂੰ ਖਰੀਦ ਲਿਆ ਔਰ ਸਾਮਣੇ ਇੱਕ ਲੇਡੀਜ਼ ਦੀ ਜੇੜੀ ਫਿਰੋਜ਼ੀ ਸਾੜੀ ਪਹਿਨੇ ਖੜੀ ਆ।

ਔਰ ਸੱਜੇ ਪਾਸੇ ਜਿਹੜੇ ਹੈਗੇ ਆ ਵਾਈਟ ਨਜ਼ਰ ਆ ਰਹੇ ਆ ਔਰ ਸਾਹਮਣੇ ਫਰੰਟ ਤੇ ਜਿਹੜੇ ਆ ਉਹ ਕਾਫੀ ਰੰਗ ਬਿਰੰਗੇ ਜਿਹੜੇ ਕਲਰ ਆ ਗ੍ਰੀਨ ਯੈਲੋ ਬਲੂ ।

ਪਰ ਸਾਹਮਣੇ ਫਰੰਟ ਤੇ ਵੀ ਇੱਕ ਰੈਡ ਕਲਰ ਦਾ ਜਿਹੜਾ ਛੋਟਾ ਜਿਹਾ ਕਮਰਾ ਬਣਿਆ ਉਹ ਵੀ ਨਜ਼ਰ ਆ ਰਿਹਾ ਔਰ ਕਾਫੀ--

ਔਰ ਉੱਪਰ ਵੀ ਜੇਹੜੇਆ ਓਹ ਯੇਲੋ ਔਰ ਬਲੂ ਕਲਰ ਦੇ ਜੇਹੜੀਆਂ ਓਹ ਚਾਂਦਨਿਆਂ ਜੇਹੀਆਂ ਓਹ ਲੱਗੀਆਂ ਹੋਈਆਂ ਯਾਂ।

ਔਰ ਕਾਫੀ ਜਿਹੜੇ ਆ ਇਹਦੇ 'ਚ ਆਦਮੀਂ ਜਿਹੜੇ ਓਹ ਵੀ ਨਜ਼ਰ ਆ ਰਹੇ ਆ ਸਾਹਮਣੇ।

ਔਰ ਫਰੰਟ ਤੇ ਜਿਹੜਾ ਵਾ ਸੱਜੇ ਪਾਸੇ ਖੱਬੇ ਪਾਸੇ ਜਿਹੜਾ ਆ ਰਿਹਾ ਵਾ।

ਔਰ ਇੱਕ ਨੇ ਬਲੈਕ ਜੈਕੇਟ ਪਾਈ ਆ ਔਰ ਬੈਕ ਸਾਈਡ ਦੇ ਫਰੰਟ ਵਾਲੇ ਦੇ ਉਹਨੇਂ ਵੀ ਕਿਟ ਵੀ ਪਾਈ ਆ।

ਔਰ ਫਰੰਟ ਦੇ ਸੱਜੇ ਪਾਸੇ ਜਿਹੜੇ ਉਹ ਗਮਲੇ ਵੀ ਰੰਗ ਬਰਾਂਗੇ ਪਏ ਬਹੁਤ ਸੋਹਣੇ ਲੱਗ ਰਹੇ ਆ।

ਔਰ ਇਸ ਦੇ ਵਿੱਚ ਜਿਹੜੇ ਆ ਉਹ ਚਾਰ ਟਾਈਰ ਥੱਲੇ ਪਏ ਆ ਰੈਕ ਚ।

ਔਰ ਇਹਨਾਂ ਦੇ ਵਿੱਚ ਜੇਹੜੇਆ ਵ੍ਹਾਈਟ ਔਰ ਰੈੱਡ ਗ੍ਰੀਨ ਜੇਹੜੇਆ ਪਿੰਕ ਫੁੱਲ ਜੇਹੜੇ ਓਹ ਲੱਗੇ ਹੋਏਆ ਸਾਹਮਣੇ।

ਔਰ ਲਾੜੀ ਦੇ ਉਪਰੋਂ ਜਿਹੜਾ ਵਾ ਉਹ ਫੁੱਲਾਂ ਦੇ ਨਾਲ ਸਜਾਈ ਹੋਈ ਉੱਪਰ ਜਿਹੜੀ ਉਹ ਦਿੱਤੀ ਹੋਈ ਚਾਦਰ ਵਾਂਗੂੰ ਬਨਾ ਕੇ।

ਔਰ ਏਹਦੇ ਵਿੱਚ ਜੇਹੜੇਆ ਓਹ ਪੰਛੀ ਵੀ ਜੇਹੜੇ ਨਜਰ ਆ ਰਹੇ ਹਾਂ ਵ੍ਹਾਈਟ ਕਲਰ ਦੇ।

ਔਰ ਇਸਦੇ ਬੈਕਸਾਈਡ ਜਿਹੜਾ ਇਕ ਆਟੋ ਵੀ ਜਾ ਰਿਹਾ ਪੀਲੇ ਰੰਗ ਦਾ।

ਔਰ ਜਿਸ ਟੇਬਲ ਤੇ ਪ੍ਰੈੱਸ ਕਰ ਰਿਹਾ ਵਾ ਉਸ ਦੇ ਚਾਦਰ ਬਲੂ ਕਲਰ ਦੀ ਵਿਛੀ ਹੋਈ ਆ।